ਆਹੋ ਤੇ ਉਹ ਪਤਾ ਥਹੁ ਲੈਂਦੇ ਰਿਹਾ ਕਰੋ ਚਲੋ, ਇਸ ਤਰ੍ਹਾਂ ਹੀ ਕੋਈ ਮਿਲਦਾ ਜੁਲਦਾ ਰਹੇ ਉਹਨਾਂ ਦਾ ਦਿਲ ਲੱਗਾ ਰਹੇ ਹਨਾ ਉਦਾਸ ਨਾ ਹੋਏ। ਹਾਂਜੀ phone ਫ਼ਾਨ ਕਰਦੇ ਰਹਿੰਦੇ ਨੇ ਓਦਾਂ ਓਦਾਂ ਆਉਂਦੇ ਜਾਂਦੇ ਬੇਚਾਰੇ ਘੱਟ ਹੀ ਹੈ ਮਾਸੀ ਇਕੱਲੀ ਕਦੇ ਆਈ ਨੀ ਵਿਚਾਰੀ ਜੇ ਨਾ

ਪ੍ਰੋਗਰਾਮ ਹੋਏ ਤੇ ਫਿਰ ਆਉਣਾ ਜਾਣਾ ਹੁੰਦਾ ਉਹਨਾਂ ਦਾ। ਨਹੀਂ ਮੈਂ ਬਜ਼ੁਰਗ ਵਾ?

ਨਹੀਂ ਨਹੀਂ ਓਦਾਂ ਤੇ ਠੀਕ ਠਾਕ ਹੈ ਹਜੇ, ਓਦਾਂ ਮਤਲਬ ਦਵਾਈਆਂ ਦਵੂਈਆਂ ਖਾਂਦੇ ਰਹਿੰਦੇ ਆ ਨਾ, ਪਰ ਇਕੱਲੇ ਕਦੇ ਗਏ ਨੀ ਉਹ ਕਿਤੇ।

ਹਾਂਜੀ ਉਹ ਨਿੱਕੀ ਮਾਸੀ ਜਿਹੜੀ ਉਹ ਵੀ ਨੀ ਕਦੇ ਇਕੱਲੀ ਕਦੀ ਗਈ ਗੂਈ ਕਿਤੇ, ਇਹਨਾਂ

ਹਾਂਜੀ ਇਹਨਾਂ ਕੋਲ ਆਉਂਦੇ ਜਾਂਦੇ ਆ ਜਾਈਦਾ ਸੀ ਚਲੀ ਜਾਈਦਾ ਸੀ।

ਹਾਂਜੀ ਇਹ ਜ਼ਰਾ side ਤੇ ਪੈ ਜਾਂਦੇ ਆ ਨਾ ਫਿਰ।

ਕੋਈ ਗੱਲ ਆਹੋ ਬੰਦੇ ਮਿਲਦਿਆਂ ਗਿਲਦਿਆਂ ਦੀ ਹਨਾ।

ਹਮ ਹੋਰ ਇੱਧਰ ਭੂਆ ਕੋਲ ਗਏ ਕਦੇ ਕਿ ਨਹੀਂ।

ਨਨਾਣ ਕੋਲ ਕਦੇ ਗਏ ਕਿ ਨਹੀਂ। ਹਾਂਜੀ ਜਾਣਾ ਜੀ ਅੱਠ ਤਰੀਕ ਨੂੰ।

ਅੱਛਾ। ਹਾਂਜੀ ਅੱਠ ਤਰੀਕ ਨੂੰ ਜਾਣਾ ਜੀ ਉੱਥੇ ਵੀ।

ਹਾਂ ਤਾਂ ਉਹ ਵੱਡੀ ਦੀਦੀ ਕੋਲ ਤੇ ਹੋ ਕੇ ਆਉਂਦੇ ਆ, ਆਉਂਦੇ ਜਾਂਦੇ ਹੋ ਆਈਦਾ ਸੁਨੇਹੀਏਵਾਲੀ ਕਿਤੇ। ਹਮ ਹਮ ਠੀਕ ਆ।

ਅੱਗੇ ਕੋਈ ਜਾਣਾ ਵਿਆਹਿਆ ਉਹਦਾ?

ਹਾਂਜੀ ਹਾਂਜੀ ਅੱਗੇ ਵਿਆਹੀਆਂ ਦੋ ਗੁਡੀਆਂ ਵਿਆਹੀਆਂ ਵਾਂ ਨਾ ਇਹ ਤੀਸਰੀ ਜੇ। ਬੱਲੇ ਅੱਛਾ। ਮੁੰਡੇ ਦੋ ਜੇ ਅੱਗੇ ਕੀਤਾ ਸੀ ਇਹਦਾ ਤੇ ਉਹ ਇਹਨਾਂ ਦੀ ਉੱਥੇ ਤੇ ਉਹ ਫਿਰ ਉਹਨਾਂ ਨੇ ਤਲਾਕ ਕਰ ਦਿੱਤਾ ਸੀ ਇਹਨਾਂ ਨੇ।

ਹੁਣ ਦੁਬਾਰਾ ਕਰਨ ਲੱਗੇ ਜੇ। ਚਲੋ, ਹੁਣੇ ਕੋਈ ਚੰਗਾ ਮਿਲ ਜਾਏ। ਹਾਂਜੀ ਗੁਡੀਆ ਵਾ ਓਦਾਂ ਤੇ ਪੰਜਾ ਚਹੁੰ ਸਾਲਾਂ ਦੀ ਕੁੜੀ ਆ, ਉਹ ਨਾ ਪੜ੍ਹਨੇ ਪਾਈ ਇੱਥੇ ਉਹ ਵੀ admission ਕਰਵਾਈ ਉਹਨਾਂ ਨੇ। ਉਹ ਮੰਨੇ ਉਹ ਕੁੜੀ ਲੈਣ ਵਾਸਤੇ।

ਮੈਂ ਉਹ ਸਹਿਮਤ ਆ ਕੁੜੀ ਲੈਣ ਵਾਸਤੇ। ਨਹੀਂ ਨਹੀਂ ਗੁੜੀਆ ਨਹੀਂ ਜੀ ਨਾਲ ਕਰਨੀ ਉਹਨਾਂ ਨੇ ਗੁੜੀਆ ਹੁਣ ਇਹ ਦੀਦੀ ਰੱਖੇਗੀ ਨਨਾਣ ਸਾਡੀ।

ਆਹੋ ਮਰਜ਼ੀ ਪਈ ਕਿਸੇ ਦੀ ਹਾਂ ਨਹੀਂ ਨਹੀਂ ਅੱਗੇ ਵੀ ਅੱਗੇ ਵੀ ਇੱਕ ਰਿਸਤਾ ਕੀਤਾ ਸੀ ਨਾ, ਤੇ ਉਹ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਕੁੜੀ ਤੋਂ ਹੀ ਪੰਗਾ ਪੈ ਗਿਆ ਸੀ, ਕਹਿੰਦੇ ਕਿ ਨਹੀਂ ਅਸੀਂ ਬੱਚਾ ਨੀ ਨਾਲ ਕਰਨਾ ਤੇ

ਆਹੋ ਅੰਦਰ ਬਾਹਰ ਜਾਣ ਵਾਸਤੇ ਵੀ ਥੋੜ੍ਹਾ ਫ਼ਾਇਦਾ। ਪੰਜਾ ਸੱਤਾ ਸਾਲਾਂ ਨੂੰ ਮ ਹੋ ਹੀ ਜਾਣਾ ਸਿਆਣੀ ਇਹਨੇ। ਆਹੋ, ਹਜੇ ਬਹੁਤੀ ਛੋਟੀ ਹੈ?

ਚਲੋ ਕੋਈ ਗੱਲ ਨੀ ਕੋਈ ਨੀ ਏਦਾਂ time pass ਹੋ ਜਾਂਦਾ ਹਨਾ।

ਉਹ ਤੇ ਚਲੋ ਹੁਣ ਕਰਨਾ ਤੇ ਵਿਚਾਰਿਆਂ ਨੇ ਹੈ ਹੀ ਆ ਹੁਣ ਚਲੋ ਬਾਕੀ ਇਹਨਾਂ ਦੇ ਦੋਹਾਂ ਜੀਆਂ ਦੇ ਹੱਥ ਵੱਸ ਗੱਲ ਆ, ਘਰ ਨੂੰ ਚਲਾਉਣਾ ਦੋ ਜੀਆਂ ਦੀ ਜ਼ਿੰਮੇਵਾਰੀ ਹੁੰਦੀ ਆ ਨਾ। ਇਹ ਤਾਂ ਹੈ ਹੀ ਆ ਫਿਰ। ਜੇ ਤੇ ਦੋਨੇਂ ਜਾਣੇ ਸਹੀ ਸਹੀ ਚੱਲੀ ਜਾਣਗੇ ਤੇ ਘਰ ਵਧੀਆ ਚੱਲੀ ਜਾਊਗਾ। ਹਮ ਤਾਂ ਹੀ ਹੈ।

ਗਈ ਆ ਲਾਗੇ ਕਹਿਣ ਡਿਆ ਸੀ ਆ ਕੋਈ।

ਦੋਵਾਂ ਜੀਆਂ ਦੀ ਸਹਿਮਤੀ ਆ ਜਿੰਨਾ ਚਿਰ ਭੈਣ ਲੰਘਦੀ ਜਾਏ ਵਧੀਆ ਵਾ।

ਚਲੋ ਬਹੁਤ ਵਧੀਆ।

ਠੀਕ ਠਾਕ ਨੇ?

ਤੁਹਾਨੂੰ ਪਤਾ ਫਿਰ ਬੱਚਿਆਂ ਦੇ ਨਾਲ ਮੁਸ਼ਕਲ ਹੋ ਜਾਂਦੀ ਹੈ।

ਹਾਂਜੀ ਹੋ ਕੇ ਫਿਰ ਚਲੇ ਗਏ ਸੀ। ਸਹੁਰਿਆਂ ਦਾ ਵੀ ਪੰਗਾ ਹੀ ਹੁੰਦਾ।

ਹਾਂਜੀ ਨਹੀਂ ਫਿਰ daddy ਦੀ ਰੋਟੀ ਦਾ ਮੁਸ਼ਕਲ ਹੁੰਦਾ ਵਾ ਨਾ ਫਿਰ। ਆਹੋ ਉਹੀ ਤੇ ਮੈਂ ਕਿਹਾ ਵਾ ਬਈ ਰੋਟੀ ਖਾਧੀ ਤੇ ਤੁਰ ਪਵੋ, ਉੱਧਰੋਂ ਖਾ ਕੇ ਇੱਧਰ ਨੂੰ ਤੁਰ ਪਵੋ ਤੇ ਚੱਲ।

Time ਨਿਕਲ ਜਾਂਦਾ, ਹਾਂ

ਹੁੰਦਾ ਵੀ ਚਲੋ ਭੈਣ ਭਰਾ ਨਾਲ ਕੋਈ ਦੁੱਖਦੀ ਸੁੱਖਦੀ ਹੋ ਜਾਂਦੀ ਹੈ।

ਰੋਟੀ ਖਾਣ ਤੇ ਹੀ ਰਹੀਦਾ। ਚਾਹ ਬਣਾਈਏ ਨਾ ਕੋਈ ਲਾਗੇ ਬਹਿਣ ਜੋਗਾ, ਨਾ ਕੁਛ ਸੁਣਨ ਜੋਗਾ, ਨਾ ਕੁਛ ਸੁਣਾਉਣ ਜੋਗਾ।

ਵੀ ਹੁਣ ਚਲੋ

ਜਦੋਂ ਮੰਮੀ ਸੀ ਉਦੋਂ ਜਾਂਦੇ ਹੁੰਦੇ ਸੀ ਆਪਾਂ ਉਦੋਂ ਦੋ ਦੋ ਦਿਨ ਵੀ ਰਹਿ ਆਉਂਦੇ ਹੁੰਦੇ ਸੀ, ਹਫ਼ਤਾ ਵੀ ਰਹਿ ਆਉਂਦਾ ਸੀ ਹੁਣ ਹੁਣ ਜਾਈਦਾ ਹੀ ਘੱਟ ਆ ਫਿਰ।

Time ਨੀ ਹੁੰਦਾ ਨਾਲੇ ਇੰਨਾ ਤੇ।

ਹਾਂਜੀ ਘਰਾਂ ਚੋਂ ਨਿਕਲਿਆ ਨੀ ਜਾਂਦਾ। ਹਮ

ਅਸੀਂ ਵਾ ਹੋਰ

ਅਸੀਂ ਵਧੀਆ ਵਾ, ਕੁੜੀ ਕੋਲ ਗਏ ਹਾਂ ਚਾਰ ਦਿਨ ਰਹਿ ਆਏ ਹਾਂ, ਫਿਰ ਤੁਰ ਆਏ ਹਾਂ ਹਨਾ।

ਫਿਰ ਐਤਵਾਰ ਲੰਘ ਜਾਊਗਾ ਨਾਲੇ ਮੀਟਿੰਗਾਂ ਲੰਘ ਜਾਣਗੀਆਂ, ਫਿਰ ਦਹਾੜੀ ਫਿਰ ਤੁਰ ਆਵਾਂਗੇ।

ਦੇ ਨਾਲ ਜਾ ਕੇ ਚਲੋ ਇਸ ਤਰ੍ਹਾਂ ਮਨ ਹੋਰ ਦਾ ਹੋਰ ਜਾਂਦਾ ਨਾਲੇ।

ਬੈਠਾ ਇਸ ਕਰਕੇ ਨੀ ਗਿਆ ਪਿਉ ਫਿਰ ਹੋਇਆ ਸੀ ਨਾ ਫਿਰ ਤੇ ਸ਼ਹਿਰ ਇੰਨਾ ਠੱਪਾ ਜਦੀ ਮੁੰਡਾ ਗੁਰਦਾਸਪੁਰ ਸੀ ਤੇ ਰੋਟੀ ਲੈ ਜਾ ਕਦੇ ਦੇ ਆ, ਉਹ ਕਰ ਲਾ ਜੇ ਕਰ ਲਾ ਹਨਾ।

ਬੈਠੇ ਨੀ ਘੜੀ ਕਿਤੇ।

ਤੇ ਨਾਲੇ ਏਦਾਂ ਹੁੰਦਾ ਨੀ ਬੜੀ ਮੁਸ਼ਕਲ ਹੁੰਦੀ ਆ ਕਿ ਜਿੰਨੇ ਜੀਅ ਹੋਣ ਓਨੇ ਥੋੜ੍ਹੇ ਹੁੰਦੇ ਆ। ਓਨੇ ਹੀ ਥੋੜ੍ਹੇ ਆ, ਹਜੇ ਤੇ ਸਾਨੂੰ ਇਹੀ ਕਦੇ ਕਲੇਰਾਂ ਵਾਲੇ ਰੋਟੀ ਲੈ ਗਏ, ਕਦੇ ਗਿੱਲਾਂਵਾਲੇ ਵਾਲੇ ਲੈ ਗਏ, ਦੋ time ਤੁਸ ਉਹ ਉਹਨੇ ਸਵੇਰ ਦੀ ਰੋਟੀ ਬੰਨੀ ਜਿਹੜੀ ਹੁੰਦੀ ਆ ਨਾ ਉਹਨੇ ਉਹ ਨੀ ਪਕਾਉਣ ਦਿੰਦੇ ਦੋ ਦਿਨ ਦੋ ਰਾਤਾਂ ਰਹੇ ਉੱਥੇ

ਹਾਂਜੀ ਕਿਹੜੀ side ਭਲਾ ਘਰ ਆ?

ਉਹਨਾਂ ਦਾ ਤੇ ਉਰਲੀ side ਹੀ ਆ ਨਾ road ਦਾ road ਤੋਂ ਜਿਹੜੀ ਸਿੱਧੀ ਸੜਕ ਜਾਂਦੀ ਨਾ ਉੱਥੇ ਕੁ ਜਿਹੇ ਹੀ ਆ ਇਹਨਾਂ ਦਾ ਘਰ ਤੇ।

ਸਾਹਮਣਾ ਘਰ ਜਿਹੜੀ ਨੁੱਕਰ ਮੁੜਦੀ ਆ ਨਾ ਤੇ ਉਹ ਬੰਨ੍ਹਿਓ ਰਾਹ ਮੁੜਦਾ ਨਾ ਪਰਲੇ ਬੰਨ੍ਹਿਓ ਦੀ ਵੀ ਆਉਂਦਾ ਤੇ ਉਰਲੇ ਬੰਨ੍ਹਿਆਂ ਨੂੰ ਵੀ ਜਾਂਦਾ।

ਤੇ ਉਰਲੇ ਬੰਨ੍ਹੇ ਜਿਹੜਾ ਸਾਹਮਣੇ ਨੁੱਕਰ ਤੇ ਘਰ ਵਾ ਉਹ ਮੇਰੇ ਭਰਾ ਦਾ ਹੀ, ਜਾਂਦੇ ਮੋੜ ਮੁੜਦਿਆਂ।

ਸਾਹਮਣਾ ਬੂਹਾ ਸੀ ਜਿਹੜਾ ਉਹ ਮੇਰੇ ਭਰਾ ਦਾ ਸੀ, ਉਹ ਜਦੋਂ ਮਰ ਗਿਆ ਤੇ ਵੱਟੀ ਕੁਟੀ ਰਹਿਣਾ ਉਹਨੇ ਉਹਨੇ ਸਾਫ਼ ਹੀ ਕਹਿ ਦਿੱਤਾ, ਜਦੋਂ ਤੁਹਾਡਾ ਭਰਾ ਗਿਆ ਮੇਰੇ ਵਾਸਤੇ ਸਾਰੇ ਉੱਧਰ ਹੀ ਗਏ ਹਨਾ।

ਲੋੜ ਨੀ ਤੇ ਅਸੀਂ ਕਦੇ ਉਹਨਾਂ ਦੇ ਗਏ ਹੀ ਨੀ। ਹਾਂਜੀ ਨਾਲੇ ਚਲੋ ਜਿੰਨਾ ਚਿਕ ਆਪਣਾ ਭੈਣ ਭਰਾ ਹੈ ਓਨਾ ਚਿਕ ਰਿਸਤਾ ਵੀ ਓਨਾ ਚਿਕ ਹੀ ਹੁੰਦਾ ਵਾ। ਓਨਾ ਚਿਰ ਹੀ ਹੁੰਦਾ, ਨਾ ਉਹ ਕਦੇ ਆਏ ਸਾਡੇ ਵੱਲ ਵਿਆਹਵਾਂ ਸ਼ਾਦੀਆਂ ਤੇ ਆਏ ਨਾ ਕਦੇ ਅਸੀਂ, ਉਹਨੇ ਵੀ ਦੋ ਮੁੰਡੇ ਵਿਆਹੇ ਉਹਨੇ ਨਾ ਕਿਸੇ ਨੂੰ ਸੱਦਿਆ, ਉਹਨੇ ਕਿਸੇ ਨੂੰ ਵੀ ਨੀ ਸੱਦਿਆ। ਨੀ ਸੱਦੇ ਦਿਓਰ ਜੇਠ ਅਸੀਂ ਨੀ ਸੱਦੇ। ਹਾਂਜੀ ਨਹੀਂ ਜਦੋਂ ਇੱਕ ਜਾਣਾ ਏਦਾਂ ਹੋ ਜਾਂਦਾ ਨਾ ਵੀ ਤੇ ਫਿਰ ਰਿਸ਼ਤੇਦਾਰੀਆਂ ਹੁਣ ਰਹਿ ਹੀ ਨੀ ਗਈਆਂ ਰਿਸ਼ਤੇਦਾਰੀਆਂ ਤੇ। ਰਹਿ ਹੀ ਨੀ ਗਈਆਂ, ਉਹ ਫਿਰ ਇਸ ਤਰ੍ਹਾਂ ਕਰਕੇ ਤੇ ਫਿਰ ਅਸੀਂ ਉੱਧਰ ਨੀ ਆਉਂਦੇ ਜਾਂਦੇ, ਜਦੋਂ ਪਹਿਲਾਂ ਪਹਿਲਾਂ ਉਦੋਂ ਨਵੇਂ ਨਵੇਂ ਗਏ ਥੋੜ੍ਹਾ ਚਿਰ ਤੇ ਓਦੂ ਬਾਅਦ ਚ ਅਹ ਮੇਰਾ ਭਰਾ ਜਿੰਦਾ ਸੀ ਉਦੋਂ ਜਾ, ਉਦੋਂ ਇੱਥੇ ਆ।

ਏਦਾਂ ਹੀ ਆਂ ਸਾਡੇ ਵੀ ਹੁਣ ਏਦਾਂ ਹੀ ਹੈ ਕਿ ਜਦੋਂ ਦੀ ਮੰਮੀ ਏਦਾਂ ਹੋ ਗਈ ਉਦੋਂ ਦਾ ਇਹ ਰਿਸ਼ਤੇਦਾਰੀਆਂ ਨੂੰ ਪਤਾ ਹੀ ਨੀ ਰਿਸ਼ਤੇਦਾਰਾਂ ਨੂੰ ਕਿ ਕੋਈ ਹੈਗਾ ਵਾ ਜਾਂ ਨਹੀਂ ਹੈਗਾ।

ਇਹ ਆ ਕਿ ਚਲੋ ਮਾਮੇ ਦਾ ਬੇਟਾ ਜਿਹੜਾ ਉਹ phone ਫ਼ਾਨ ਕਰਦਾ ਵਾ, ਉਹਨਾਂ ਨਾਲ ਦੁੱਖਦੀ ਸੁੱਖਦੀ ਉਹ ਕਰਦੇ, ਉਹ ਆਉਂਦੇ ਜਾਂਦੇ ਆ।

ਹਾਂ ਬੇਟ ਵਾਲੇ ਜਿਹੜੇ ਆ ਉਹ ਵੀ ਆਉਂਦੇ ਜਾਂਦੇ ਆ। ਆਉਂਦੇ ਜਾਂਦੇ ਆ ਉਹ ਪਾਰੀ ਉਹਨਾਂ ਦਾ ਮੁੰਡਾ। ਹਾਂਜੀ ਉਹਨਾਂ ਦਾ ਮੁੰਡਾ ਉਹ ਵੇਖੋ ਮਾਮੀ ਮੇਰੀ ਸੀ ਆਹ ਛੋਟੀ ਅੰਬਰਸਰ ਵਾਲੀ ਜਿਹੜੀ ਭੈਣ ਸੀ ਮੇਰੀ ਉਹਦੀ ਉਹਦੀ ਗੁਡੀਆ ਹੋਈ ਤੇ ਹਿਸਾਬ ਲਾ ਲਓ ਉੱਥੇ ਤੱਕਰ ਉਹ ਗਈ ਸੀ ਮਾਮੀ ਮੇਰੀ।

ਹਾਂਜੀ ਨਾਲੇ ਕੱਪੜੇ ਕੁਪੜੇ ਸੀ ਉਹਨਾਂ ਨੇ

ਚੱਲ ਠੀਕ ਆ ਮਿਲਦੇ ਹਾਂ ਫਿਰ। ਸੱਜਣ ਸਿੰਘ ਮੰਜੇ ਤੇ ਪਿਆ ਪਿਆ . ਨਿੱਕੀ ਧੀ ਦੇ ਰਿਸ਼ਤੇ ਦੀ ਭਾਲ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਵੀ ਪੁਲਿਸ ਦੇ ਛਾਪੇ ਦੀ ਤਰ੍ਹਾਂ ਚਿੱਟੇ ਚੋਲਿਆਂ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਸਦੇ ਵਿਹੜੇ ਵਿਚ ਆ ਵੜੇ।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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਐਨੇ ਨੂੰ ਸੱਜਣ ਸਿੰਘ ਨੂੰ ਸਮਝ ਆ ਗਈ ਸੀ ਕਿ ਬਾਬੇ ਕੌਣ? ਅਰਦਾਸ ਸ਼ੁਰੂ ਕਰ ਦਿਤੀ ਪਿਛਲੇ ਬਾਬੇ ਦੀ ਅਰਦਾਸ ਦੇ ਨੇਕ ਵਿਚ ਖੜੇ ਹੋ ਗਏ।

ਅਰਦਾਸ ਦੇ ਡਰਾਮੇ ਤੋਂ ਬਾਅਦ ਮੁਖੀ ਬਾਬਾ ਬੋਲਿਆ ਲੈ ਭਾਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ। ਗੁਰੂ ਦੇ ਲੰਗਰਾਂ ਚ ਤੇਰਾ ਹਿੱਸਾ ਪੈ ਗਿਆ ਹੈ। ਤੇਰੇ ਚੰਗੇ ਭਾਗਾਂ ਦਾ ਫ਼ਲ ਹੈ। ਬਾਬੇ ਦੇ ਐਨਾ ਕਹਿੰਦਿਆਂ ਹੀ ਦੋ ਚੇਲਿਆਂ ਨੇ ਬੋਰੀ ਨੂੰ ਤਗੜੇ ਹੋ ਕੇ ਹੱਥ ਲਾ ਲਏ। ਤਾਂ ਸੱਜਣ ਸਿੰਘ ਉੱਠਿਆ।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 ਤੇ ਬਾਬਿਆਂ ਦੀ ਜੀਪ ਵੱਲ ਮੂੰਹ ਕਰਕੇ ਇੱਕ ਲੱਤ ਤੇ ਖੜ ਕੇ ਅਰਦਾਸ ਸ਼ੁਰੂ ਕਰ ਦਿੱਤੀ। ਬਾਬਿਆਂ ਦੀ ਤਰ੍ਹਾਂ ਹੀ ਉਹਨੇ ਕਈ ਵਾਰੀ ਹੱਥ ਜੀਪ ਨੂੰ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਾਅਦ ਸੱਜਣ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ। ਲਓ। ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਨ ਕਰ ਲਈ ਹੈ ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ।